ਇਸ ਫੋਟੋ ਵਿੱਚ ਸਾਨੂੰ ਇੱਕ ਸੋਲਰ ਪੈਨਲ ਦਿਖ ਰਿਹਾ ਹੈ ਨਾਲ ਹੀ ਸਾਨੂੰ ਪਿੱਛੇ ਕੁਛ ਬੂਟੇ ਦਿਖ ਰਹੇ ਹਨ ਜੋ ਕਿ ਹਰੇ ਹਰੇ ਹਨ।

ਸਾਨੂੰ ਇਥੇ ਨਾਲ ਇਕ ਘਰ ਦਿਖਾਈ ਦੇ ਰਿਹਾ ਹੈ ਜਿਸ ਤੇ ਸਾਨੂੰ ਇੱਕ ਹਰੇ ਰੰਗ ਦੀ ਪਾਣੀ ਦੀ ਟੈਂਕੀ ਲੱਭੇ ਕਰਦੀ ਹੈ।

ਇਸ ਫੋਟੋ ਵਿੱਚ ਸਾਨੂੰ ਇੰਜ ਦਿਖਾਈ ਦੇ ਰਿਹਾ ਕਿ ਇੱਥੇ ਇੱਕ ਟੇਬਲ ਲੱਗਿਆ ਹੋਇਆ ਹੈ ਤੇ ਉਸ ਟੇਬਲ ਦੇ ਨਾਲ ਹੀ ਸਾਨੂੰ ਇੱਕ ਕੁਰਸੀ ਵੀ ਲੱਗੀ ਹੋਈ ਦਿਖ ਰਹੀ ਐ।

ਸਾਨੂੰ ਇੱਥੇ ਬਹੁਤ ਸਾਰੇ ਪੰਖੇ ਲੱਗੇ ਹੋਏ ਦਿਖਾਈ ਦੇ ਰਹੇ ਹਨ ਇੱਥੇ ਸਾਨੂੰ ਦਿਖ ਰਿਹਾ ਕਿ ਕੁਝ ਪਰਦੇ ਵੀ ਲੱਗੇ ਹੋਏ ਹਨ।

ਇਹ ਫੋਟੋ ਵਿੱਚ ਸਾਨੂੰ ਦਿੱਖ ਰਿਹਾ ਹੈ ਕਿ ਬਹੁਤ ਸਾਰੇ ਟੇਬਲ ਲੱਗੇ ਹੋਏ ਹਨ ਨਾਲ ਹੀ ਇੱਥੇ ਬਹੁਤ ਸਾਰੀਆਂ ਕੁਰਸੀਆਂ ਹਨ ਜਿਹਨਾਂ ਤੇ ਚਿੱਟੇ ਰੰਗ ਦੇ ਕਵਰ ਲੱਗੇ ਹੋਏ ਹਨ।

ਇਹ ਬਹੁਤ ਹੀ ਵੱਡਾ ਹਾਲ ਦਿਖਾਈ ਦੇ ਰਿਹਾ ਹੈ ਜਿਸ ਤੇ ਕੁਝ ਸੀਨੀਅਰੀਆਂ ਵੀ ਲੱਗੀਆਂ ਹੋਈਆਂ ਹਨ।

ਇਸ ਫ਼ੋਟੋ ਵਿੱਚ ਸਾਨੂੰ ਸ਼ਿਵਲਿੰਗ ਦਿਖਾਈ ਦੇ ਰਿਹਾ ਹੈ ਨਾਲ ਹੀ ਇੱਕ ਸੰਪ ਦੀ ਫੋਟੋ ਬਨੀ ਹੋਈ ਦਿੱਖ ਰਹੀ ਹੈ ਸਾਨੂੰ ਇੱਥੇ ਗਣੇਸ਼ ਜੀ ਦੀ ਮੂਰਤੀ ਦਿੱਖ ਰਹੀ ਹੈ।

ਨਾਲ ਸਾਨੂੰ ਇਥੇ ਛੋਟੇ ਛੋਟੇ ਬੱਚਿਆਂ ਦੇ ਲਿਫਾਫਿਆਂ ਵਿੱਚ ਡਰੈਸ ਦਿਖ ਰਹੇ ਹਨ।

ਇਸ ਫੋਟੋ ਵਿੱਚ ਸਾਨੂੰ ਦਿਖਾਈ ਦੇ ਰਿਹਾ ਐ ਕਿ ਇਹ ਰਾਤ ਦਾ ਫੋਟੋ ਐ।

ਸਾਨੂੰ ਇਥੇ ਬਹੁਤ ਸਾਰੇ ਬੈਲੂਨ ਦਿਖ ਰਹੇ ਹਨ ਸਫੇਦ ਤੇ ਨੀਲੇ ਰੰਗ ਦੇ ਕੁਛ ਔਰਤਾਂ ਬੈਠੀਆਂ ਹੋਈਆਂ ਹਨ।

ਬੱਸਾਂ ਦਿਖਾਈ ਦੇ ਰਹੀਆਂ ਹਨ ਤੇ ਕੁਝ ਐਟੋ ਵੀ ਦਿਖ ਰਹੇ ਨੇ ਇੱਥੇ ਸਾਨੂੰ ਬਹੁਤ ਵੱਡੀ ਇਮਾਰਤ ਵੀ ਦਿਖਾਈ ਦੇ ਰਹੇ ਨਾਲ।